ਇਹ ਇੱਕ ਕਪੜਿਆਂ ਦੀ ਦੁਕਾਨ ਹਿਗੀ ਹੈ ਇੱਥੇ ਬਹੁਤ ਸਾਰੇ ਕੱਪੜੇ ਵਗੈਰਾ ਲੱਗੇ ਹੋਇਆਂ ਚੱਪਲਾਂ ਵਗੈਰਾ ਵੀ ਇੱਥੇ ਬਹੁਤ ਸਾਰੀਆਂ ਲੱਗੀਆਂ ਹੋਈਆਂ ਐਗਜ਼ਾਸਟ ਫੈਨ ਲੱਗਿਆ ਹੋਇਆ ਇੱਥੇ ਪੱਖਾ ਵੀ ਲੱਗਿਆ ਹੋਇਆ ਇੱਥੇ।

ਬਹੁਤ ਸਾਰੀ ਲਾਈਟਾਂ ਵਗੈਰਾ ਭੀ ਲੱਗਿਆਂ ਹੋਈਆਂ ਇੱਥੇ ਬੂਟ ਵੀ ਲੱਗੇ ਹੋਏ ਐ ਇੱਥੇ ਬਹੁਤ ਸਾਰੇ ਟੇਬਲ ਭੀ ਲੱਗੇ ਹੋਏ ਐ ਟੇਬਲ ਦੇ ਓੱਤੇ ਵੀ ਕੱਪੜੇ ਪਏ ਹੋਏ ਐ ਬਹੁਤ ਸਾਰੇ।

ਆ ਇਹ ਇੱਕ ਕੱਪੜਿਆ ਦੀ ਦੁਕਾਨ ਹੈਗੀ ਏ ਇੱਥੇ ਬਹੁਤ ਸਾਰੇ ਕੱਪੜੇ ਵਗੈਰਾ ਲੱਗੇ ਹੋਏ ਐ।

ਸੱਤ ਜੀਰੋ ਜੀਰੋ ਨੌ ਤਿੰਨ ਦੋ ਦੋ ਅੱਠ ਛੇ ਛੇ।

ਇਹ ਇੱਕ ਸਕੂਲ ਹੈਗਾ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਖੜੇ ਹੈਗੇ ਜਿਨ੍ਹਾਂ ਨੇ ਵਾਈਟ ਕਲਰ ਦੀ ਯੂਨੀਫਾਰਮ ਪਾਈ ਹੋਈ ਐ ਗਰਾਊਂਡ ਦੇ ਵਿੱਚ।

ਇਹ ਇੱਕ ਦੁਕਾਨ ਹੈਗੀ ਦੁਕਾਨ ਦੇ ਬਾਹਰ ਬਹੁਤ ਸਾਰੇ ਟਾਇਰ ਵਗੈਰਾ ਲੱਗੇ ਹੋਏ ਹੈ ਬੂਟੇ ਵਗੈਰਾ ਵੀ ਇੱਥੇ ਲੱਗੇ ਹੋਏ--

ਦੁਕਾਨ ਦੇ ਅੰਦਰ ਬਹੁਤ ਸਾਰੀ ਕਿਤਾਬਾਂ ਵਗੈਰਾ ਰੱਖਿਆ ਹੋਈਆਂ ਟੇਬਲ ਵੀ ਦੋ ਲੱਗੇ ਹੋਇਆ ਕਾਪਿਆਂ ਵੀ ਰੱਖੀਆਂ ਹੋਈਆਂ ਇੱਥੇ ਬਹੁਤ ਸਾਰੀਆਂ।

ਪੈਨ ਵੀ ਲਗਾਏ ਹੋਏ ਇੱਥੇ ਬਹੁਤ ਸਾਰੇ ਸਟੂਲ ਵੀ ਇੱਕ ਇੱਥੇ ਪਿਆ ਹੋਇਐ।

ਇੱਥੇ ਇੱਕ ਦੁਕਾਨ ਬਨੀ ਹੋਈ ਐ ਦੁਕਾਨ ਦੇ ਓੱਤੇ ਲਿੱਖਿਆ ਹੋਇਆ ਐ ਬਲਵੀਰ ਸਿੰਘ ਗੁਰਪ੍ਰੀਤ ਸਿੰਘ--

ਇੱਕ ਐਲਈਡੀ ਵੀ ਲੱਗੀ ਹੋਈ ਹੈ ਟੇਬਲ ਉੱਤੇ ਇੱਕ ਕੰਪਿਊਟਰ ਲੱਗਿਆ ਹੋਇਆ ਨਟਾਈਜਰ ਦੀ ਸ਼ੀਸ਼ੀ ਵੀ ਇੱਕ ਰੱਖੀ ਹੋਈ ਹੈ ਏਸੀ ਵੀ ਲੱਗਿਆ ਹੋਇਆ ਇਥੇ--

ਬਹੁਤ ਸਾਰੀ ਲਾਈਟਾਂ ਵਗੈਰਾ ਵੀ ਲੱਗਿਆਂ ਹੋਈਆਂ ਤੇ ਪੱਖੇ ਵੀ ਲੱਗੇ ਹੋਏ ਐ ਬਹੁਤ ਸਾਰੇ ਸਕੈਨਰ ਦੀ ਫ਼ੋਟੋ ਵੀ ਲੱਗੀ ਹੋਈ ਐ ਰਿਸੈਪਸ਼ਨ ਟੇਬਲ ਦੇ ਓੱਤੇ।

ਇਹ ਇੱਕ ਟੈਟੂ ਦੀ ਦੁਕਾਨ ਹੈਗੀ ਏ ਦੁਕਾਨ ਦੇ ਬਾਹਰ ਬਹੁਤ ਸਾਰੀ ਫੋਟੋਆਂ ਵਗੈਰਾ ਲੱਗੀਆਂ ਹੋਈਐਂ ਜਿਨ੍ਹਾਂ ਦੇ ਸ਼ਰੀਰ ਉੱਤੇ ਟੈਟੂ ਵਗੈਰਾ ਬਣੇ ਹੋਏ ਐ।

ਨੰਬਰ ਵੀ ਲਿੱਖਿਆ ਹੋਇਆ ਇੱਥੇ ਸੱਤ ਅੱਠ ਤਿੰਨ ਸੱਤ।

ਚਿੱਟੇ ਰੰਗ ਦੀ ਵੀ ਬੋਰੀਆਂ ਪਈਆਂ ਹੋਈਆਂ ਇੱਥੇ ਆਲੂ ਦੀ ਟੋਕਰੀ ਵਿੱਚ ਪਏ ਹੋਏ ਆ ਪਿਆਜ ਵੀ ਰੱਖੇ ਹੋਏ ਆ ਇੱਥੇ।

ਜ਼ੀਰੋ ਇੱਕ ਅੱਠ ਛੇ ਦੋ ਦੋ ਦੋ ਜ਼ੀਰੋ ਤਿੰਨ ਨੋਂ ਅੱਠ।

ਬਹੁਤ ਸਾਰੇ ਟੋਏ ਵਗੈਰਾ ਲੱਗੇ ਹੋਏ ਹੈ ਦੁਕਾਨ ਦੇ ਅੰਦਰ ਨੰਬਰ ਲਿੱਖਿਆ ਹੋਇਆ ਹੈ ਨੋਂ ਸੱਤ ਅੱਠ ਜੀਰੋ ਸੱਤ ਪੰਜ।

ਇਹ ਇੱਕ ਕਲੀਨਿਕ ਹੈਗਾ ਹੈ ਡਾਕਟਰ ਥਾਪਾ ਦਾ ਅਮਨਦੀਪ ਹੌਸਪੀਟਲ ਪਠਾਨਕੋਟ ਮੋਬਾਈਲ ਨੰਬਰ ਲਿੱਖਿਆ ਹੋਇਆ ਹੈ ਨੋ ਸੱਤ ਅੱਠ ਇੱਕ।